ਠੀਕ ਹੈ ਰੋਟੀ type ਬਣਾਕੇ ਉਹਦੇ ਵਿੱਚ ਇੱਕ ਇੱਕ ਚਮਚਾ ਉਹਦਾ ਸੂਜੀ ਦਾ ਭਰ ਦੇਣਾ ਜਿਹੜਾ ਮਿੱਠਾ dry fruit ਵਗੇਰਾ ਪਾ ਕੇ

ਠੀਕ ਐ ਖੋਇਆ ਵੀ ਪਾ ਸਕਦੇ ਹਾਂ ਐਂ ਤਾਂ

ਉਹਦਾ ਰੋਲ ਬਣਾ ਕੇ ਉਹਨੂੰ ਗੁਝੀਆ type cutting ਕਰਨਾ ਅੱਛਾ ਜਿਵੇਂ ਮਤਲ ਅੱਜਕਲ ਉਹ ਵੀ ਆਉਂਦੇ ਨੇ ਬਾਜ਼ਾਰ ਦੇ ਵਿੱਚ ਗੁਝੀਆ ਬਣਾਉਣ ਵਾਸਤੇ ਹਨਾ ਵੇ ਉਸੇ

ਹਾਂ ਹਾਂ ਖੋਪਚੇ ਵੀ ਮਿਲਦੇ ਨੇ ਐਂ ਤਾਂ ਉਹਨਾਂ ਦੇ

ਹਾਂ ਉਹਨੂੰ ਓਵੇਂ cutting ਕਰਕੇ ਫੇਰ ਉਹਨਾਂ ਨੇ

ਹਾਂ ਹੁਣ ਮੈਨੂੰ ਬੂੰਦੀ ਦੇ ਲੱਡੂ ਬਨਾਨੇ ਦਸ ਮੈਨੂੰ ਉਹ ਨਹੀਂ ਆਂਦੇ ਮੈਨੂੰ ਵੀ ਨਹੀਂ ਆਂਦੇ ਉਹ ਤਾਂ ਜਾ ਓਏ

ਚੱਲ ਹੋਰ ਕੁੱਛ ਦਸਦੇ ਕੁੱਛ ਵੀ ਦਸਦੇ ਕੁੱਛ ਤਾਂ ਆਂਦਾ ਹੋਣਾ ਮਿੱਠਾ ਬਨਾਣਾ back noise ਮਿੱਠੇ ਚ ਮੈਨੂੰ ਤਾਂ ਮੂੰਗ ਦਾਲ ਦਾ ਹਲਵਾ ਆਉਂਦਾ ਉਹ ਬਣਾ ਲੇਂਗੀ ਚੱਲ ਹਾਂ ਦੱਸ ਮੈਨੂੰ ਉਹਦੇ ਉਹਦੇ ਵਿੱਚ ਮੂੰਗ ਦਾਲ ਨੂੰ ਪਹਿਲਾਂ ਤਾਂ ਘੰਟਾ ਭਿਓਨਾ ਪਾਣੀ ਚ ਹਮ ਹਾਂ

ਉਸ ਤੋਂ ਬਾਅਦ ਘੀ ਭੁੰਨ ਨਾ ਉਹਦੇ ਘੀ ਪਾਣਾ ਕੜਾਹੀ ਚ

ਕੜਾਹੀ ਚ ਘੀ ਪਾਕੇ ਫੇਰ ਉਹਨੂੰ ਜਿਹੜਾ ਆਪਾਂ grand ਕੀਤਾ ਹੋਇਆ ਅਹ ਦਾਲ

ਉਹਦੇ ਵਿੱਚ ਹ ਕਰ ਲੇਨੀ brown ਹੋਣ ਤੱਕ

ਜਿਵੇਂ ਮਤਲਬ ਆਪਾਂ ਨੇ ਉਹ ਲਿਆ ਜਿੰਨੀ ਆਪਾਂ ਦਾਲ ਲਈ ਐ ਜਿਵੇਂ ਆਪਾਂ ਇੱਕ ਕੱਪ ਲੇਣੇ ਆ ਉਹ ਵੀ

ਮਿੱਠਾ ਪਾਣਾ ਅਰ ਦੋ ਕੱਪ ਘੀ ਦੇ ਪਾਨੇ ਐ

ਫੇਰ ਉਹਦੇ ਵਿੱਚ dry fruit ਕਰਕੇ ਤੇ ਦੋਹੇ ਕੱਪ ਪਾਣੀ ਦੇ ਠੀਕ ਐ ਅੱਛਾ ਉਸ ਤੋਂ ਬਾਅਦ ਫੇਰ ਉਹਨੂੰ ਐਂ ਚੰਗੀ ਤਰ੍ਹਾਂ mix ਕਰ ਲੇਣਾ ਠੀਕ ਹੈ ਫੇਰ ਹਲਵਾ ਤਿਆਰ ਹੈਂ ਹਾਂ ਹਲਵਾ ਤਿਆਰ ਫੇਰ ਤੂੰ ਖਾਲੀ ਹਾਂ ਠੀਕ ਹੈ ਠੀਕ ਹੈ

ਹਮ ਬਸ ਹੋਰ dry fruit ਪਾ ਦੀ ਵਿੱਚ ਠੀਕ ਹੈ ਹੋਰ ਕੋਈ recipe ਦਸ ਵੈਸੇ ਮੈਨੂੰ

ਹਾਂ ਸਬਜੀ ਦਸਦੇ ਕੋਈ ਬਨਾਨੀ ਪਾਲਕ cheese ਬਨਾਣਾ ਦਸਦੇ ਪਾਲਕ ਪਨੀਰ

ਪਹਿਲੇ ਤਾਂ ਪਨੀਰ ਨੂੰ ਕੱਟਣਾ ਬਰੀਕ ਬਰੀਕ ਟੁਕੜਿਆ ਚ ਮਤਲਬ ਪਹਿਲਾਂ ਤਾਂ ਪਾਲਕ ਨੂੰ ਸਾਫ਼ ਕਰਨ ਵਾਸਤੇ ਉਹਨੂੰ ਪਾਣੀ ਦੇ ਵਿੱਚ ਭਿਓ ਦੇਣਾ

ਮਿੱਟੀ ਘੱਟਾ ਉੱਪਰ ਜਮਿਆ ਹੁੰਦਾ ਉਹ ਉੱਤਰ ਜੁਗਾ ਹਨਾ ਫੇਰ ਉਸ ਤੋਂ ਬਾਅਦ ਜਿਹੜਾ ਉਹ ਪਨੀਰ ਐ ਊਂ ਤਾਂ ਜਿਹੜਾ ਪਾਲਕ ਐ ਉਹ ਘੱਟ ਲੈਣੀ ਆ

ਪਾਲਕ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ ਐ ਫੇਰ ਉਹ ਤੋਂ ਬਾਅਦ

ਆਪਾਂ ਉਹਨੂੰ ਤੜਕਾ ਲਾਨੇ ਆ ਹਨਾ ਪਹਿਲਾਂ ਜਿਵੇਂ ਪਿਆਜ ਪਾ ਲਏ ਅੱਛਾ ਅੱਛਾ ਫਿਰ ਟਮਾਟਰ ਪਾ ਲੇਣੇ ਆ

ਫੇਰ ਅੱਧਰਕ ਅਰ ਲਹਸਨ ਦਾ paste ਹਾਂ ਹੋ ਗਿਆ ਉਹਨੂੰ ਐਂ ਚੰਗੀ ਤਰ੍ਹਾਂ brown ਹੋਣ ਤੱਕ ਭੁੰਨ ਲੈਣਾ ਆਪਾਂ ਨੇ

ਫੇਰ ਉਸ ਤੋਂ ਬਾਅਦ ਜਿਹੜਾ ਪਨੀਰ ਹੈ ਉਹਨੂੰ ਚੰਗੀ ਤਰ੍ਹਾਂ ਅੱਲਗ ਤੋਂ trapping ਚ ਪਾਕੇ ਉਹਨੂੰ ਪਹਿਲਾਂ

ਫੇਰ ਉਹ ਫੇਰ ਉਸ ਤੋਂ ਬਾਅਦ ਜਿਹੜਾ ਆਪਾ ਮਸਾਲਾ ਤਿਆਰ ਕਰਿਆ ਉਹਦੇ ਵਿੱਚ ਆਪਣਾ ਮਤਲਬ taste ਦੇ according ਨੂਨ ਮਿਰਚ ਹਲਦੀ ਜੀਰਾ ਧਨੀਏ ਦਾ powder ਲਾਲ ਮਿਰਚ

ਉਸ ਤੋਂ ਬਾਅਦ ਜਿਹੜਾ ਆਪਾਂ ਨੇ ਅਹ ਪਾਲਕ ਕੱਟੀ ਐ

ਉਹ ਵਿੱਚ ਉਹ ਕਰ ਦੇਣੀ ਭੁੰਨ ਲੇਨੀ ਆ ਫੇਰ ਉਹ ਤੋਂ ਬਾਅਦ ਅੱਧਾ ਜੱਗ ਪਾਣੀ ਦਾ ਪਾ ਦੇਣਾ ਠੀਕ ਹੈ ਫਿਰ ਉਸ ਤੋਂ ਬਾਅਦ ਅਮ ਉਹਨੂੰ ਕਰ ਦੇਣਾ ਮਤਲਬ ਓਹਨੂੰ ਪਕਾਉਣ ਵਾਸਤੇ ਰੱਖ ਦੇਣਾ ਜਿਵੇਂ ਦੱਸ ਜਾ

ਨਹੀਂ ਦੂਜਾ ਕੜਾਹੀ ਚ ਬਣਾਵਾਂਗੇ ਆਪਾਂ

ਵਿੱਚ ਸਿੱਟ ਬਾਅਦ ਚੋ ਫੇਰ ਉਹ ਤੋਂ ਬਾਅਦ ਥੋੜਾ ਜਾ ਉਹਨੂੰ ਫੇਰ ਦੱਸ ਕੁ ਮਿੰਟ ਪਕਾਉਣਾ

ਫੇਰ ਬਸ ਐਵੇਂ ਤਿਆਰ ਹੋਜੁਗਾ ਠੀਕ ਐ thank you ਜੀ

ਹੋਰ ਬਸ ਹੋਰ ਦਸੋ ਕਿ ਬਨਾਣਾ ਇਸ ਵਾਰ ਹੋਲੀ ਤੇ ਇਸ ਵਾਰ ਹੋਲੀ ਤੇ ਤਾ ਗੁਝੀਆ ਹੀ ਬਨੁਗੀ ਅੱਛਾ ਹੋਰ ਨਹੀਂ ਬਨਾਣਾ ਕੁੱਛ special ਸਬਜੀ ਚ ਸਬਜੀ ਚ ਤਾਂ ਸਬਜੀ ਚ ਤਾਂ ਪਨੀਰ ਦੀ ਸਬਜੀ ਤੇ ਪੁਰੀ ਬਸ

ਪੁਰੀਆਂ ਦਸਦੋ ਕਿਦਾਂ ਬਣਾਉਣੇ ਓ ਤੁਸੀਂ ਆਪਣੇ ਕਿਸ style ਨਾਲ

ਪੁਰੀਆਂ ਆਟਾ ਗੁੰਨ ਅਹ ਆਟੇ ਦੇ ਵਿੱਚ ਥੋੜਾ ਜਾ baking powder ਪਾਕੇ

ਘੀ ਵੀ ਪਾ ਸਕਦੇ ਐ ਘੀ ਨਾਲ ਥੋੜੀ ਜੀ

ਗੁੰਨ ਕੇ ਆਟੇ ਨੂੰ ਥੋੜਾ ਜਾ ਪੰਜ ਕੁ ਮਿੰਟ ਆਟੇ ਨੂੰ rest ਦੇਕੇ

ਫੇਰ ਉਸ ਤੋਂ ਬਾਅਦ ਪੁਰੀਆਂ ਬਣਾਲੋ

ਅੱਛਾ ਤੇ ਪਨੀਰ ਦੀ ਸਬਜੀ ਪਨੀਰ ਦੀ ਸਬਜੀ ਪਹਿਲਾਂ ਤੇਲ ਪਾ ਲਓ ਫੇਰ ਇਸ ਚ ਪਿਆਜ ਕੱਟ ਕੇ ਪਾ ਲਓ ਢੇਰ ਸਾਰੇ

ਫੇਰ ਟਮਾਟਰ ਪਾ ਲਓ ਅੱਦਰਕ ਹਰੀ ਮਿਰਚ ਕੱਟ ਕੇ ਪਾ ਲਓ ਫੇਰ ਸਵਾਦ ਅਨੁਸਾਰ ਨਮਕ ਮਿਰਚ ਹਲਦੀ ਪਾ ਲਓ

ਪਹਿਲਾ ਪਾ ਲਓ ਪਹਿਲਾ taste change

ਹਮ ਹੋਰ ਤੁਸੀਂ ਕਿ ਬਨਾਣਾ ਇਸ ਵਾਰ ਹੋਲੀ ਤੇ

ਉਹ ਜਿਵੇਂ ਮੰਨ ਲੈ ਆਪਾਂ ਨੇ ਪਿਆਜ cutting ਕਰ ਲਏ

ਕਰ ਲਏ ਟਮਾਟਰ ਨੂੰ ਪਹਿਲਾਂ ਤਾਂ ਉਬਾਲਣਾ ਗਰਮ ਪਾਣੀ ਚ ਅੱਛਾ ਠੀਕ ਐ ਹਾਂ ਫੇਰ ਉਸ ਤੋਂ ਬਾਅਦ ਲਸਣ ਅੱਧਾ ਥੋੜਾ ਜਿਹਾ

ਉਹਨਾਂ ਨੂੰ ਤੇਲ ਚ ਪਾਕੇ ਪਿਆਜ ਲਹਸਨ ਆਦਾ ਤੇ ਜਿਹੜੇ ਆਪਾਂ ਨੇ ਟਮਾਟਰ ਗਰਮ ਕਰੇ ਜਿਵੇਂ ਤਿੰਨ ਜਾ ਚਾਰ ਟਮਾਟਰ ਵੱਧ ਲੇ ਲੇਣੇ ਟਮਾਟਰ

ਹਾਂ ਉਹਨਾਂ ਨੂੰ ਪਹਿਲਾਂ ਅਲੱਗ ਤੋਂ ਇੱਕ ਮਿਕਸੀ ਚ grand ਅਮ grand ਕਰਕੇ gravy ਬਨਾਨੀ ਹੈ

ਹਾਂ ਫੇਰ ਜਿਹੜਾ ਪਨੀਰ ਐ ਪਹਿਲਾਂ ਤਾਂ ਉਹਨੂੰ ਅਲੱਗ ਤੋਂ ਭੁੰਨਨਾ

green ਹੋਣ ਤੱਕ ਨਾ brown ਹੋਣ ਤੱਕ

ਫੇਰ ਉਹ ਤੋਂ ਬਾਅਦ ਫੇਰ ਬਰੀਕ ਬਰੀਕ ਉਹ ਸੀ ਮਤਲਬ ਜਿਵੇਂ ਹੁਣ ਆਪਾਂ ਕੜਾਹੀ ਦੇ ਵਿੱਚ ਪਨੀਰ ਭੁੰਨ ਲਿਆ ਉਸੇ ਕੜਾਹੀ ਦੇ ਵਿੱਚ ਜਿਵੇਂ ਮੰਨ ਲੋ ਹਨਾ ਉਹ ਕਰ ਲਏ ਜਿਵੇਂ ਪਿਆਜ ਭੁੰਨ ਲੇ ਪਹਿਲਾਂ

ਪਿਆਜ ਭੁੰਨ ਕੇ ਉਹਦੇ ਵਿੱਚ ਲਹਸਨ ਦੀਆਂ ਕਲੀਆਂ ਪਿਗਲਾਣਿਆਂ ਤਿੰਨ ਚਾਰ

ਹਾਂ ਫੇਰ ਜਿਹੜਾ ਅੱਦਰਕ ਦਾ paste ਹੈ ਉਹ ਭੁੰਨ ਲੇਣਾ

ਉਹਦੇ ਵਿੱਚ ਕਾਲੀ ਮਿਰਚ ਜੀਰਾ ਤੇਜ਼ ਪੱਤਾ ਤੇ ਸੁੰਡ

ਹਾਂ ਐਂ ਚੰਗੀ ਤਰ੍ਹਾਂ brown ਕਰਕੇ ਉਹਨਾਂ ਨੂੰ ਉਹਦੇ ਵਿੱਚ ਜਿਹੜੀ ਆਪਾਂ ਨੇ gravy ਬਣਾਈ ਐ

ਹਾਂ ਫੇਰ ਉਹ ਤੋਂ ਬਾਅਦ ਆਪਣੇ ਮਤਲਬ ਫੇਰ ਉਹ ਤੋਂ ਬਾਅਦ ਨਮਕ ਪਾਣਾ ਮਿਰਚ ਪਾਣੀ ਐ

ਬਾਅਦ ਹਲਦੀ ਅਰ

ਹਾਂ ਠੀਕ ਐ

ਉਹਦੇ ਵਿੱਚ ਪਾਣੀ ਪਾ ਦੇਣਾ ਮਤਲਬ ਆਪਣੇ ਉਹਦੇ according ਜਿੰਨੀ ਆਪਾਂ ਨੇ ਖਾਣੀ ਐ

ਉਸ ਤੋਂ ਬਾਅਦ ਉਹਦੇ ਵਿੱਚ ਧਨੀਆਂ ਪਾ ਦੇਣਾ ਠੀਕ ਐ ਫੇਰ ਸਬਜੀ ਤਿਆਰ ਅਰ ਸਬਜੀ ਉਹਨੂੰ ਚੰਗੀ ਤਰ੍ਹਾਂ ਐਨ ਬਣਾਕੇ ਰੱਖ ਕੇ ਫਿਰ ਉਹਦੇ ਵਿੱਚ ਧਨੀਆਂ ਪਾਕੇ ਉੱਪਰ

ਠੀਕ ਐ